ਫਿਰ ਹੁਣ ਕੱਲ ਚੜਾਇਆ।

ਫਿਰ ਕਹਿੰਦੇ ਝਾਕ ਪੱਕੀ ਵੀ ਨੀ ਦੋ ਤਿੰਨ ਦਿਨ ਲਗਾਤਾਰ ਚੜਾ ਆਈਉ।

ਹਾਂ, ਹਜੇ ਕੱਢਿਆ ਨੀ ਜੇਠੀ ਐ ਨਾ। ਹੋਰ। ਹੋਰ ਬੱਸ ਵਧੀਆ, ਤੁਹੀਂ ਸੁਣਾਉ? ਬਸ ਵੇਲੇ ਕਿਆ ਕਰਨਾ ਕੰਮ।

ਹੋਰ ਕੀ ਹੁਣ ਰੋਟੀ ਰੁਟੀ ਬਣਾ ਕੇ ਖਾ ਕੇ ਹੁਣ ਮੈਂ ਵੇਲੀ ਹੋ ਕੇ ਨਹਾਤੀਂ ਸੀ ਮੈਂ ਕਿਹਾ ਚੱਲ ਨਹਾ ਕੇ ਕਰਦੀ ਆ। ਹਮ

ਅੱਛਾ। ਨਹੀਂ ਨਹੀਂ ਗਰਮੀ ਨੀ ਹੈਗੀ ਮੈਨੂੰ ਆਦਤ ਐ ਮੈ ਦੋ ਵਾਰੀ ਤੇ ਨਹਾ ਹੀ ਲੈਂਦੀ। ਹਮ ਵਰਖਾ ਪਈ। ਦੋ ਦਿਨ ਪੈਂਦੀ ਰਹੀ ਲਗਾਤਾਰ ਰਾਤ ਨੂੰ।

ਹਮ

ਉਨੂੰ message ਕੀਤਾ ਤਾਂ ਉਨੇ ਫੋਨ ਦਾ reply ਕੀਤਾ ਕਹਿੰਦੀ ਠੀਕ ਐ ਤੁਸੀਂ ਸੁਣਾਉ ਕਿਦਾ।

ਹੈਨੀ ਅੜੀ ਟੈਮ ਹੀ ਨੀ ਲੱਗਦਾ ਹੈਗਾ ਤੇ ਗੁਰਪ੍ਰੀਤ ਫੁੱਕਾਪੁਰ ਦੀ ਜਿਹੜੀ ਮੇਰੇ ਨਾਲ ਸਹੇਲੀ ਸੀ ਕਾਲੀ ਜਿਹੀ ਸਾਵਲੇ ਜਿਹੇ ਰੰਗ ਦੀ। ਹਾਂ ਮੈਨੂੰ ਮਿਲੀ ਮੈਨੂੰ ਮਿਲੀ। ਇਹ ਉਹਦੇ ਡੈਡੀ ਨੇ ਦੇਖੀ ਨਹਿਰ ਚ ਛਾਲ ਮਾਰਤੀ।

ਉਹਨਾਂ ਨੇ ਮਾਰੀ ਨੱਕੀਆਂ ਤੇ ਉਹਦੀ ਲਾਸ਼ ਮਿਲੀ ਉਨਾਂ ਨੇ ਮਾਰੀ ਨੈਣਾਂ ਦੇਵੀ ਵਾਲੇ ਪੁੱਲ ਪਰ ਜਿਹੜੀ ਨੈਣਾਂ ਦੇਵੀ ਵਾਲੇ ਪੁੱਲ ਵੱਲ ਜਾਂਦਿਆਂ ਨੂੰ ਐ।

ਉੰਨੇ ਨਾ facebook ਪਰ ਤੇ ਗੱਲ ਕਰ ਲਈ ਸੀ ਕਿ ਮਤਲਬ ਜਿਹੜਾ ਉਹਦਾ ਘਰਵਾਲਾ ਏ। ਫਿਰ ਗੱਲ ਗੁਲ ਕਰ ਕੇ ਉਨਾਂ ਨੇ ਰਿਸਤਾ ਰੁਸਤਾ ਭੇਜ ਤਾਂ ਇਹ ਨਾ ਵਿਆਹ ਵੀ ਹੋਗਿਆ ਹੁਣ ਦੇਖੀ ਮਰਜਾਣਾ ਉਹ ਨੀ ਮਤਲਬ ਕੀ ਵਹਿੰਦਾ ਸੋਦਾ ਨੀ ਹੈਗਾ ਢੰਗ ਨਾਲ ਉਨਾਂ ਨਾਲ ਤਿੰਨ ਸਾਲ ਹੋਗੇ ਵਿਆਹ ਨੂੰ ਨਿਆਣਾ ਨੀ ਹੋਇਆ ਹਜੇ।

ਹੋਰ ਨਿਆਣਾ ਨੀ ਹੋਇਆ ਹੈ ਕਿ ਹਜੇ ਕਿਸੇ ਹੋਰ ਤਰਾਂ।

ਹਾਂ ਗੁਆਢੀਆਂ ਦੀ ਤੀਵੀਂ ਨੇ ਦੱਸ ਦਿੱਤਾ ਕਹਿੰਦੀ ਵੀ ਤੇਰੇ ਘਰਵਾਲੇ ਦੀ ਗੱਲਬਾਤ ਹੈ ਕਿਤੇ ਬਾਹਰ।

ਹੋਰ ਕੀ ਮੇਰਾ ਛੂਤ ਛੁਡਾ ਹੀ ਕਰਵਾ ਦੋ ਵੀ ਨਿਆਣਾ ਵੀ ਨਹੀਂ ਹੁੰਦਾ ਹੈਨਾ ਨਾ ਕਿਤੇ ਟਰੀਟ ਤੇ ਨਾ ਦਵਾਈ ਦਵੁਈ ਖਿਲਵਾਉਦੇ ਉਨੂੰ। ਜਾ ਨੂੰਹ ਡੈਡੀ ਨੂੰ। ਮੈਂ ਕਿਹਾ ਫਿਰ ਤੂੰ ਉਨੂੰ ਪੁੱਛ ਕਿ ਤੂੰ ਚਾਹੁੰਦਾ ਕਿਆ ਆ ਇਹ। ਉਹ ਕਹਿੰਦੀ ਮੈਂ ਉਨੂੰ ਬਿਠਾ ਬਿਠਾ ਕੇ ਵੀ ਪੁੱਛ ਲਿਆ ਕਿ ਤੈਨੂੰ ਚਾਹੀਦਾ ਦੱਸ ਕੀ ਆ ਕੀ ਜਿਦਾ ਤੂੰ ਚਾਹੁੰਦਾ ਮੈਂ ਉਦਾ ਹੀ ਕਰ ਦੁੰਗੀ ਮੈ ਕਹਿੰਦੀ ਹਾਂ। ਕਹਿੰਦੀ ਹਾਂ ਨਾ ਕਿਤੇ ਨੂੰ ਕਰਦਾ ਹੀ ਨਹੀਂ ਮੈਂ ਇੰਨੀ ਵਾਰ ਉੱਥੇ ਇਹਨੂੰ ਪੇਕਿਆ ਨੂੰ ਵੀ ਕਿਹਾ ਮੈਂ ਤੈਨੂੰ ਛੱਡ ਦੇਣਾ ਕਹਿੰਦੀ ਫਿਰ ਸਰੀਫ ਬਣ ਜਾਂਦਾ ਘਰਦਿਆ ਸਾਹਮਣੇ। ਜੇ ਹੁਣ ਬੰਦੇ ਉਹਨਾ ਟੈਮ ਇੰਨਾਂ spend ਕੀਤਾ ਉਦੇ ਨਾਲ ਤਾਂ ਤਾਂ ਗੱਲ ਵੀ ਕੀ। ਆਹੀਂ ਦਸ ਮਿੰਟ ਮਿਲਣੀ ਦੇਖ ਲਾ ਤੂੰ ਇੱਕ ਰੁਪਏ ਨਾਲ ਮਿਲਣੀ ਕਰਵਾਈ ਸਹੁਰਿਆ ਨੇ ਲਿਆ ਵੀ ਨਹੀਂ ਹੈਗਾ ਦਾਜ ਦੁੱਜ ਵੀ ਨਹੀਂਂ ਲਿਆ ਹੈਗਾ ਕੁੱਝ। ਹਾਂ ਕੁੜ ਮੁੰਡੇ ਵਾਲਿਆ ਨੇ ਕੱਖ ਵੀ ਨਹੀਂ ਲਿਆ ਵਿਹਣਾ ਤੇ ਇਹ ਟੁੰਮਾਂ ਗੁਰਪ੍ਰੀਤ ਨੂੰ ਸਾਰੀਆ ਪਾ ਦੇਵਾ ਕਹਿੰਦੀ ਨੀਤੂ ਮੈਂ ਟੁੰਮਾਂ ਨੂੰ ਕਿਆ ਕਰਨਾ ਜਦ ਮੈਂ ਹੀ ਨੀ ਖੁਸ਼ ਹੈਗੀ।

ਉਹੀਂ ਤਾਂ ਹੈ ਬੰਦਾ ਕਿਆ ਲੈਣਾ ਬੰਦੇ ਨੇ ਸਮਾਨ ਤੇ ਕੋਠੀਆ ਜਦ ਪਿਆਰ ਹੀ ਹੈਨੀ। ਇਹ ਗੱਲ ਨੀ ਬਸ ਹੋਣੀ ਚਾਹੀਦੀ। ਉਹ ਵਿਚਾਰੇ ਉਹ ਨਾ ਪਤਾ ਨੀ ਕਿਆ ਸੋਚਿਆ ਉਹਦੇ ਡੈਡੀ ਨੇ। ਹਮ ਇੰਨੇ ਗਰੀਬ ਤ ਪਹਿਲਾਂ ਮੈਂ ਕਿਹਾ ਇੰਨੇ ਗਰੀਬ ਤਾਂ ਪਹਿਲਾਂ ਆ। ਫਿਰ ਉਹਨੇ ਤੂੜੀ ਦਾ ਵੀ ਕੰਮ ਲਾ ਲਿਆ ਹੈਨਾ। ਹੋਰ? ਹੋਰ ਵਧੀਆ ਤੁਸੀਂ ਸੁਣਾਉ ਰਵੀ ਠੀਕ ਹੈ।

ਉੱਧਰ ਆਂਟੀ ਠੀਕ ਐ? ਮੰਮੀ ਠੀਕ ਠਾਕ ਡੈਡੀ ਬਸ ਏਦਾ ਹੀ ਆ। ਚਲੇ ਗਏ ਸੀ ਤੇ ਫਿਰ ਉਹੋ ਮੇਰੇ ਮਾਸੜ ਦੀ death ਨੀ ਹੋਗੀ ਸੀ ਫਿਰ ਮੁੜ ਕੇ ਫਿਰ ਚਲੇ ਗਏ ਸੀ ਉਹ।

ਨੀ ਚੱਲ ਬਥੇਰਾ ਜ਼ੋਰ ਲਾਉਣ ਦੇ ਤੇ ਜਦ ਅਸੀਂ ਕਰਦੀਆਂ ਜਦ ਉਹ ਮੰਨਿਆ ਨੀ ਨੰਗਲ ਕਹਿੰਦੇ ਸੀ ਉਨੂੰ ਉਦਾ ਤਾਂ ਨਾ ਦਿਮਾਗ ਦਮੁੰਗ ਬਥੇਰਾ ਐ। ਸਿਵਲ ਸੁਵਲ ਵੀ ਲੈਨੇ ਆ ਕਿਉਂਕਿ ਇਹ ਜਿਹੜੇ ਇਹ ਕੰਮ ਐ ਨਾ, ਮਤਲਬ ਜਿਦਾ ਰੇਲਵੇ ਦਾ ਇਹ NH ਦਾ, ਜਿਦਾ ਹਾਈਵੇ ਬਣਦੇ ਇੰਨਾਂ ਚ ਬਹੁਤ ਕੰਮ ਏ ਪਰ ਕੰਮ ਵੀ। ਵੀਹ ਹਜ਼ਾਰ ਤੋਂ ਉੱਪਰ ਉੱਪਰ ਐ ਵੀਹ ਤੋ ਘੱਟ ਤਾਂ ਹੈ ਈ ਨੀ। ਉਹੀਂ ਵੀਹ।

ਮੈਨੂੰ ਮਿਲਦਾ ਕੱਟ ਕਟਾ ਕੇ।

ਮੈਨੂੰ ਮਿਲਦਾ ਬਾਈ।

ਹਾਂ ਉਹੀ ਕਹਿੰਨੀ ਕਟਾ ਕੇ ਮੈਨੂੰ ਬਾਈ ਮਿਲਦਾ ਮਤਲਬ ਮੇਰਾ। PH ਘੱਟ ਹੁੰਦਾ ਮੇਰਾ ਇਲਾਜ ਆਲਾ ਘੱਟ ਹੁੰਦਾ। ਇੱਕ ਉਨੂੰ ਇਦਾ ਦਾ ਮਤਲਬ ਮੇਰੀ ਨਾ ਕੰਪਨੀ ਉੱਧਰ ਇੱਕ ਇਹਨਾਂ ਦਾ ਆਪਣਾ ਕੱਟਦੇ ਮਤਲਬ ਉਹਨਾਂ ਦਾ ਨਾ ਕੱਟ ਦੇ ਉਨੂੰ ਕੀ ਕਹਿੰਦੇ ਪਤਾ ਨੀ ਯਾਰ ਉਹਨੂੰ ਕਿਆ ਕਹਿੰਦੇ ਕਿਹੜਾ ਫੰਡ ਕਹਿੰਦੇ ਉਹਨੂੰ ਹੁਣ ਉਹ ਕੱਟਦੇ ਇੱਕ ਕ ਕੁਸ਼ ਰੁਪਈਏ ਦਾ। ਇੱਕ ਤਾਂ ਫੰਡ ਓਹ ਆਪਣਾ ਕੱਟਦੇ ਜਦੋਂ ਕੋਈ ਜਰੂਰਤਾਂ ਜਰਾਰਤਾਂ ਆਉਂਦੀਆ।

ਇਹੀ ਮੈਂ ਕਿਹਾ ਦਾ ਹੀ ਕੰਮ ਏ ਮੈਂ ਕਿਹਾ ਕੰਪਿਊਟਰ ਉੱਪਰ ਕਿਵੇਂ ਏ। ਚੱਲ ਮੈਂ ਹੁਣ ਜਿਦਾ ਹੁਣ ਮਤਲਬ ਲੈਟਰ।

ਆ ਠੀਕ। ਮਤਲਬ receive ਕਰਕੇ ਉਹਦੀ entry ਪਾਉਣੀ।

ਆ ਓਦਾ ਮਤਲਬ ਨੰਬਰ ਭਰਾ ਦੇਣਾ subject ਭਰਾ ਦੇਣਾ ਤੇ ਆਪਣੇ ਫਿਰ ਕੋਲ ਰੱਖ ਲੈਣਾ।

ਮੈਂ ਕਿਹਾ ਚੱਲ ਚੁੱਲ ਜਾਂਦੇ ਮੈਂ ਕਿਹਾ ਜਮਾਂ ਜੁੰਮਾ ਰੱਖ ਲੈਂਦੇ ਪੈਸੇ। ਹਾਂ ਭਰਾ ਵੀ ਵਿਹਲਾ ਹੀ ਹੈ ਧੀ ਭੈਣ ਦਾ ਤਾਂ ਖਰਚਾ।

ਬਾਹਰ ਆਲਾ ਤੈਨੂੰ ਪਤਾ ਹੀ ਆ ਪੈਸੇ ਕਿੰਨੇ ਲੈਂਦੇ। ਜਿਹੜੇ ਅਸੀ ਮਾੜੇ ਮੋਟੇ ਜੋੜੇ ਸੀ। ਜੇ ਤੂੰ ਹੁਣ ਪੁੱਛੇ ਹੁਣ ਤਾਂ ਜੇ ਤੂੰ ਕਵੇ ਵੀ ਨਾ ਦੋ ਹਜਾਰ ਰੁਪਈਆ ਵੀ ਜੋੜ।

ਇਦਾ ਹੀ ਆ, ਤੇਰਾ ਨਾਮ ਕਿਆ ਹੈ ਸਾਰੇ ਪਾਸੇ ਇਹੀ ਹਾਲ ਹੈ। ਅੜੀਏ ਬਾਹਰ ਦੀ ਬਰਕਤ ਹੈਨੀ। ਨਹੀਂ ਨਹੀਂ ਬਰਕਤ ਨੀ ਹੈਗੀ ਬਿਲਕੁਲ ਵੀ ਕਿਉਕਿ ਹਰੇਕ ਚੀਜ਼ ਮੁੱਲ।

ਹਾਂ ਹਾਂ ਠੀਕ ਐ okok hello hello ਹਾਂਜੀ ਠੀਕ ਠਾਕ ਤੁਸੀਂ ਸੁਣਾਓ।

ਬਹੁਤ ਵਧੀਆ ਟਾਈਮ ਪਾਸ ਹੋਣ ਡਿਆ। ਹੋਰ। admissions ਕਰਾਤੀਆਂ ਜੀ ਬੱਚਿਆਂ ਦੀਆਂ।

ਸਕੂਲੇ ਜਾਂਦੇ ਪਏ ਦੋਵੇਂ। ਹਾਂਜੀ ਮੈਂ ਵੀ ਸਗੋਂ ਗੁੜੀਆ ਦੀ ਕਿਤੇ ਕਰਾਈ ਸੀ ਇਹ ਜਾਣ ਨਈਂ ਰਹੀ ਕਹਿੰਦੇ ਹਜੇ ਬੱਚੇ ਬਹੁਤ ਥੋੜੇ ਆਉਂਦੇ ਡੈ ਸਕੂਲ ਦੇ ਵਿਚ।

ਤੇ ਸਾਡੀ ਵੀ ਨਈਂ ਪਲਕ ਜਾਣ ਡਈ। ਅਜੇ ਵਰਦੀ ਸਿਤਨ ਵਾਲੀ ਆ ਕੱਪੜੇ ਊਂ .

sir ਨੇ ਕਹਿਣਾ ਪ੍ਰੀਤ ਕਿਉਂ ਨਈਂ ਬੱਚੇ ਘਲਾਉਂਦੇ ਸਹੀ। ਹਾਂਜੀ ਮੈਂ ਉਨ੍ਹਾਂ ਨੂੰ ਕਹਿਣ ਡਈ ਮੈਂ ਕਿਹਾ ਤੇਰੇ ਸਕੂਲ ਗੁੱਸੇ ਹੋਣਗੇ ਓਨੀ ਪੜ੍ਹਾਈ ਤੇਰੀ ਪਿੱਛੇ ਪਊਗੀ ਫਿਰ।

ਹਮ ਸਾਡੇ ਵੀ ਬੱਚਿਆਂ ਦੀਆਂ ਕੱਲ ਕਿਤਾਬਾਂ ਹੈ ਨੀ ਸੀ ਬਿਚਾਰੀਆਂ ਨੇ ਉਨ੍ਹਾਂ ਨੇ ਰੋਜ ਦੁਬਾਰਾ ਫੜ ਕੇ ਪੈਸੇ ਲੈ ਕੇ ਅਹ ਤੇ ਜਾ ਕੇ ਕੱਲ ਗੁਰਦਾਸਪੁਰੋਂ ਪਰਸੋਂ ਜਾ ਕੇ ਕਿਤਾਬਾਂ ਲਿਆਏ। ਤੇ ਪੇਪਰ ਤੇ ਸਾਰਿਆਂ ਵਾਸਤੇ ਆ ਧੀਏ।

ਆਹ ਤੇ ਕੋਈ ਫਿਰ ਮੰਗਿਆ ਦਿੰਦਾ?

ਤੇ ਸਾਡੇ ਲੋਕਾਂ ਦੀ ਪੜ੍ਹਾਈ ਇਥੋਂ ਈ ਰਹਿ ਜਾਂਦੀ ਆ ਗਰੀਬਾਂ ਦੀ ਜੇ time ਸਿਰ ਕੋਈ ਚੀਜ਼। ਹੈ ਕਿ ਨਈਂ ਹਨਾ। ਨਾਲੇ ਅੱਜ ਕੱਲ ਹਿਸਾਬ ਕਿਤਾਬ ਏਦਾਂ ਦਾ ਰਹਿ ਨਈਂ ਗਿਆ ਦੀਦੀ ਕੋਈ ਦਿੰਦਾ ਈ ਨਈਂ ਕਿਸੇ ਨੂੰ ਏਦਾਂ . ਹੁਣ ਰੱਖਦੇ ਨਈਂ ਆ ਲੋਕੀਂ। ਮੁੰਡਾ ਸਾਡਾ ਦੋ ਦਿਨ ਨਹੀ ਕਹਿੰਦਾ ਦੋ ਦਿਨ ਮੈਨੂੰ ਉੱਥੇ ਮਾਰ ਪੈਂਦੀ ਰਹੀ ਆ ਬਈ ਤੂੰ ਕਾਪੀ ਕਿਉਂ ਨਈਂ ਲੈ ਕੇ ਆਉਂਦਾ। ਤੂੰ ਕੰਮ ਨਈ ਕਰਦਾ। ਹਨਾ ਉਹ ਆਂਹਦਾ ਮੈਂ ਹਜੇ ਨਵਾਂ ਨਵਾਂ ਈ ਮੈਂ ਮੁੰਡਿਆਂ ਤੋਂ ਅੱਗੋਂ ਮੰਗੀ ਨਈਂ ਨਾ ਮੈਨੂੰ ਕਿਸੇ ਨੇ ਦਿੱਤੀ ਨਾ ਮੈਂ ਮੰਗੀ।

ਆਹੋ ਪਰਸੋਂ ਜਾ ਕੇ ਗੁਰਦਾਸਪੁਰੋਂ ਫਿਰ ਜਾ ਕੇ ਲਿਆਏ ਕਾਪੀਆਂ ਅਜੇ ਵੀ ਥੋੜੀਆਂ, ਦੁਕਾਨਦਾਰ ਨੇ ਕਿਹਾ ਬਈ ਤੁਸੀਂ ਸਾਨੂੰ ਪਰਚੀ ਦੇ ਜਾਓ। ਤੇ ਦੇਖ ਕੇ ਕਿਤਾਬਾਂ ਤੇ . ਮੰਗਾ ਈ ਦੇਵਾਂਗੇ ਪੈਸੇ ਜਮ੍ਹਾ ਕਰਾ ਜਾਓ।

ਤੇ ਫਿਰ ਅਜੇ ਉਨ੍ਹਾਂ ਨੇ ਕੱਲ ਨੂੰ ਵਿਚਾਰਿਆਂ ਨੇ ਅੱਜ ਹੁਣ ਸਕੂਲੋਂ ਆਉਣਾ ਵਾਂ ਫੇਰ ਉਨ੍ਹਾਂ ਕਾਪੀਆਂ ਲੈ ਕੇ ਆਉਣਾ ਵਾ।

ਹੈਨਾ ਤੇ ਕੀ ਊਹ ਗਲ ਤੇ ਓਹਾ ਤੇ ਪੈਸਾ ਰਖਣੇ ਆ ਜੇੜੇ ਉਨ੍ਹਾ ਨੂ ਪੈਸੇ ਦੇਣੇ ਹੈ ਤੇ ਰੋਕ੍ਸ ਕੋਆ ਹੋਣਗੇ ਤੇ ਦੇਣੇ ਹੈ ਨਾ

ਹਨਾ ਇੱਕ ਦਿਨ ਦਿਹਾੜੀ ਜਾਣਗੇ ਅਗਲੇ ਦਿਨ ਈ ਉਨ੍ਹਾਂ ਦੇਣੇ ਆ ਮੁੜ ਕੇ। ਹਾਂਜੀ ਉਹ ਤੇ ਰੋਜ਼ ਰੋਜ਼ ਕੰਮ ਮਿਲੂਗਾ ਤੇ ਫੇਰ ਹੀ ਆ।

ਗ਼ਰੀਬਾਂ ਵਾਸਤੇ ਹਨਾ ।

ਤੇ ਸਾਡੇ ਐਵੀਂ ਨਿਆਣਿਆਂ ਚ ਮਹੀਨਾ ਭੱਜ ਗਿਆ, ਮਹੀਨੇ ਤੋਂ ਵੱਧ ਈ ਭੱਜ ਗਿਆ।

ਤਾਂ ਈ ਤੇ ਅੱਗੇ ਵੀ ਇਹਦੇ ਨੰਬਰ ਅਹ ਪਾਸ ਤੇ ਹੋ ਗਿਆ ਪਰ ਨੰਬਰ ਘੱਟ ਆ। ਘੱਟ ਨੰਬਰਾਂ ਚ ਪਾਸ ਹੋਇਆ ਤੇ ਉਨ੍ਹਾਂ ਨੇ ਕਿਹਾ ਬਈ ਫੇਰ ਹੁਣ ਓਸੇ ਜਮਾਤ ਚ ਰਹਿਣ ਦਿਓ ਕੋਈ ਗੱਲ ਨਈਂ ਇਹ ਕਿਹੜਾ ਐਡਾ ਵੱਡਾ ਹੋ ਗਿਆ ਵਾ ਤੇ ਤੁਸੀਂ ਵਾਰੀ ਅਹ ਮਤਲਬ ਹੋਰ ਇਹਨੂੰ ਥੋੜ੍ਹਾ,

ਨੰਬਰ ਤੇ ਸਾਡੀ ਗੁੜੀਆ ਦਾ ਵੀ ਪਿਛਲਾ ਸਾਲ ਜਿਹੜਾ ਭੱਜ ਗਿਆ ਸੀ ਹੁਣ ਫਿਰ plus one ਚ ਈ ਕਰਾਈ ਜੇ admission ਅਸੀਂ ਵੀ।

ਹਾਂਜੀ . ਪਿਛਲਾ ਸਾਲ ਭੱਜ ਗਿਆ ਸੀ ਇਹਦਾ ਵੀ। ਉਹਦਾ ਸਗੋਂ ਭਾਪਾ ਮੇਰੇ ਨਾਲ ਗੁੱਸਾ ਕਰਦਾ ਸੀ ਬਈ ਤੁਸੀਂ ਰਹਿਣ ਦਿਓ ਨਾ ਜਿਹੜੀ ਲੰਘ ਗਈ ਲੰਘ ਗਈ ਹਨਾ।

ਕਦੇ tuition ਰੱਖ ਲੈਂਦੇ ਆ ਤੇ ਹੋਰ ਸਗੋਂ ਸਖ਼ਤਾਈ ਕਰ ਦਿੰਦੇ।

ਨਾਲ ਹੋ ਜਏ ਫਿਰ ਇਹ ਤੇ ਬੱਚੇ ਚੱਲੋ ਵਧੀਆ ਤਰੀਕੇ ਨਾਲ ਪੜ੍ਹ ਲੈਂਦੇ ਆ ਚੱਲੋ ਵੱਧ ਤੋਂ ਵੱਧ time . ਕਰਨਗੇ ਤੇ। ਫਿਰ ਕੀ ਲੋੜ ਹੈ ਹੁਣ ਜਦੋਂ ਕਹਿ ਈ ਆਇਓ ਕਰ ਈ ਆਏ ਤੇ ਫਿਰ ਘਰ ਈ ਹੁਣ ਉੱਥੇ ਜਾ ਕੇ ਕੁਝ ਕਰਨ ਦੀ ਵੀ ਕੀ ਲੋੜ ਆ। ਹਾਂਜੀ ਨਾਲੇ ਬੱਚਿਆਂ ਤੇ ਵੀ ਹੁੰਦਾ ਨਾ ਕਈ ਬੱਚੇ ਹੁੰਦੇ ਆ ਪੜ੍ਹਨ ਵਾਲੇ ਕਈ ਨਈਂ ਪੜ੍ਹਨ ਵਾਲ਼ੇ ਵੀ ਹੁੰਦੇ ਆ।

ਹਾਂ ਇਹ ਤਾਂ ਬੱਚਿਆਂ ਦੇ ਦਿਮਾਗ ਦੀ ਗੱਲ ਈ ਹੁੰਦੀ ਆ ਜਿਹੜੇ ਹੁਸ਼ਿਆਰ ਹੁੰਦੇ ਆ ਉਹ ਵਧੀਆ ਪੜ੍ਹਾਈ ਵਧੀਆ ਪੜ੍ਹ ਲੇਂਦੇ ਆ।

ਹਣਾ, ਹਾਂਜੀ ਪੜ੍ਹਨ ਚ ਅਣਗਹਿਲੀ ਕਰ ਲੈਂਦੇ ਆ ਨਾ ਵਿੱਚ ਤਾਂ ਕਰਕੇ ਮੁਸ਼ਕਿਲ ਹੁੰਦੀ ਫਿਰ। ਇੱਕ ਦਿਨ ਸਕੂਲੋਂ . ਹੈਗੀ ਸੀ ਇਨ੍ਹਾਂ ਦੀ meeting ਤੇ ਉਨ੍ਹਾਂ ਸੱਦਿਆ ਸੀ ਮੀਟਿੰਗ ਵਾਸਤੇ ਤੇ ਉਥੋਂ ਫਿਰ . ਘੜੀ ਫਿਰ ਇਨ੍ਹਾਂ ਦੀ ਨਾਨੀ ਹਲੇ ਆਈ ਨੀ ਸੀ ਉਹਨੂੰ ਮਿਲਣ ਚਲੇਗੇ। ਤੇ ਉਥੋਂ ਮਿਲ ਕੇ ਆਏ ਸ਼ਾਮੀ ਤਾਈਂ ਉਥੋਂ ਉਹ ਲਿਆਏ ਉਨ੍ਹਾਂ ਨੂੰ ਉਥੋਂ ਹੋ ਕੇ ਸਕੂਲੋਂ ਫਿਰ ਓਧਰ ਨੂੰ ਚਲੇ ਗਏ।

ਅਸੀਂ ਗਏ ਨਹੀ ਕਿਤੇ ਛੁੱਟੀਆਂ ਐਨੀਆਂ ਛੁੱਟੀਆਂ ਵੀ ਭੱਜ ਗਈਆਂ ਅਸੀਂ ਕਿਤੇ ਵਾਂਢੇ ਘੁੰਮਣ ਨਈਂ ਗਏ। ਸਾਨੂੰ ਕੁੱਛ ਬਣਿਆ ਨਈਂ ਕਿਤੇ। ਤੁਸੀਂ ਮਤਲਬ ਕਰੋ ਜਾਂਦੇ ਨਈਂ ਸਾਨੂੰ ਪੈਸੇ ਦੀ ਮੁਸ਼ਕਿਲ ਹੋ ਗਈ ਆ। ਹਣਾ ਤੇ ਫਿਰ ਹੁਣ ਬੱਚੇ ਨੇ।

ਆਹ ਹੁੰਦਾ ਕਿਤੇ . ਬੋਲ ਦਿੰਦੇ ਫਿਰ ਚੰਗਾ ਵੀ ਨਹੀ ਲਗਦਾ।

ਫਿਰ ਅਸੀਂ ਗੁੱਸਾ ਕਰ ਲਿਆ, ਸਾਡੇ ਬਾਰੇ ਬੋਲਦੇ ਆ, ਤਾਂ ਸਾਨੂੰ ਜਵਾਬ ਦਿੰਦੇ ਆ। ਹਾਂਜੀ ਨਹੀ ਚਲੋ ਬੱਚਿਆਂ ਨੂੰ ਵੀ time ਦੇਣਾ ਜਰੂਰੀ ਆ। ਮਾਂ ਪਿਓ ਨੂੰ ਵੀ ਬੱਚਿਆਂ ਵਾਸਤੇ ਵੀ time ਕਢਣਾ ਚਾਹੀਦਾ ਵਾ।

ਹਨਾ। ਹਾਂਜੀ ਬੱਚਿਆਂ ਨੂੰ time ਦਵਾਂਗੇ ਤਾਂ ਫੇਰ ਹੀ ਬੱਚੇ ਸਾਡੇ ਜਿਹੜੇ ਸਹੀ ਰਹਿਣਗੇ। ਬਾਕੀ ਚਲੋ ਬੱਚਿਆਂ ਦੇ ਨਾਲ ਵੇਖੋ ਇੱਕ ਮਾਂ ਪਿਓ ਨੂੰ ਬੱਚਿਆਂ ਦੇ ਨਾਲ ਇੱਕ teacher ਦੇ ਵਾਂਗੂੰ ਵੀ ਰਹਿਣਾ ਚਾਹੀਦਾ, ਇੱਕ ਮਾਂ ਪਿਓ ਦੇ ਵਾਂਗੂੰ ਵੀ ਰਹਿਣਾ ਚਾਹੀਦਾ ਵਾ। ਜੇ ਅਸੀਂ ਉਨ੍ਹਾਂ ਨੂੰ ਆਪਣੇ ਦੋਸਤ, ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਮੰਨਦੇ ਆਂ ਤੇ ਫਿਰ ਬੱਚੇ ਜਿਹੜੇ ਆ ਹਰ ਗੱਲ ਜਿਹੜੀ ਹੋਊਗੀ ਉਹ ਆਪਣੇ ਮਾਂ ਪਿਓ ਦੇ ਨਾਲ ਸ਼ੇਅਰ ਕਰਨਗੇ। ਜੇ ਉਹਨੂੰ ਬੇਟਾ ਅਸੀਂ ਇੱਕ ਵਾਰ ਗੁੱਸੇ ਹੁਨੇ ਆ ਦੂਜੀ ਵਾਰ ਪਿਆਰ ਨਈਂ ਦਿੰਦੇ ਫਿਰ ਉਹ ਥੋੜ੍ਹਾ ਪਿੱਛੇ ਹੁੰਦਾ, ਪਿੱਛੇ ਹੁੰਦਾ। ਹਾਂਜੀ ਫਿਰ ਬੱਚੇ ਦੇ ਵਿੱਚ ਚਿੜਪਾ ਚਿੜਚਿੜਾਪਨ ਹੋ ਜਾਂਦਾ ਨਾ ਫਿਰ। ਉਹ ਗੁੱਸਾ ਹੁੰਦਾ ਬੱਚੇ ਦੇ ਮਨ ਵਿਚ ਫਿਰ, ਜੇ ਅਸੀਂ ਤਰੀਕੇ ਦੇ ਨਾਲ ਬੱਚੇ ਨੂੰ ਸਮਝਾਉਣੇ ਆ ਫਿਰ ਉਹ ਬੱਚਾ ਜਿਹੜਾ ਉਹ ਸਮਝ ਵੀ ਲੈਂਦਾ ਗੱਲ ਨੂੰ ਸਮਝ ਨਈਂ ਪਿਆਰ ਨਾਲ ਸਮਝਾਈਏ ਨਾ ਉਹ ਸਮਝ ਲੈਂਦਾ ਤੇ ਜੇ ਗੁੱਸੇ ਨਾਲ ਸਮਝਾਈਏ ਤੇ ਫਿਰ ਕੀ ਹੋਣਾ ਹੈ? ਹਾਂਜੀ ਫਿਰ ਜਿਆਦਾ ਮੁਸ਼ਕਿਲ ਹੋ ਜਾਂਦੀ ਮਾਂ ਪਿਓ ਵਾਸਤੇ। . ਕਹਿੰਦੇ ਤੁਸੀਂ ਮੈਨੂੰ ਪਿਆਰ ਨਈਂ ਕਰਦੇ ਤੁਸੀਂ ਮੈਨੂੰ ਉਹ ਕਰਦੇ ਜਿਸ ਸਾਬ੍ਹ ਨਾਲ ਫਿਰ ਖੜੇ ਹੋ ਕੇ ਕਈ ਗੱਲਾਂ ਸੁਣਾਉਂਦੇ ਆ। ਹਾਂਜੀ ਫਿਰ ਏਦਾਂ ਕਰਾਂਦੇ ਗਿੱਜ ਜਾਂਦੇ ਆ ਨਾ ਫਿਰ ਬੋਲਣਾ ਗਿੱਜ ਜਾਂਦੇ ਫਿਰ ਬੱਚੇ। ਅੱਜ ਸਵੇਰੇ ਸਵੇਰੇ ਪਲਕ ਤੋਂ ਸੀਰਤ ਤੋਂ ਕੁੱਟ ਖਾ ਕੇ ਗਈ। ਉਹ ਵੱਡਾ ਮੁੜ ਕੇ ਕਹਿੰਦਾ ਤੂੰ ਸਵੇਰੇ ਸਵੇਰੇ ਉਹਨੂੰ ਰਵਾ ਤਾ ਵਾ ਹੈਂ। ਉਹ ਮੁੜ ਕੇ ਗਈ ਤੇ ਹੈ ਉਹਦੇ ਨਾ ਆ ਜਵੇ ਤੇ ਉਹ ਅੱਥਰੂ ਪੂੰਝਦੀ ਗਈ।

ਹਮ ਬਹੁਤ ਵਧੀਆ ਫਿਰ ਚਲੋ ਹੁਣ ਕੀ ਕਰਨਾ। ਹੁਣ ਬੱਚੇ ਤੇ ਹੁਣ ਗੱਲ ਗੱਲ ਤੇ ਕਹਿੰਦੇ ਬਈ ਸਾਡੀ ਜਿੱਦ ਮੰਨੀ ਜਾਏ।

ਉਹ ਕਹਿੰਦੇ ਬਈ ਤੁਸੀਂ ਭਾਵੇਂ ਕਰੋ ਨਾ ਕਰੋ ਤੇ ਸਾਡੀ ਗੱਲ ਜਿਹੜੀ ਆ ਨਾ ਉਹ ਹੋਣੀ ਚਾਹੀਦੀ ਆ। ਛੋਟੇ ਹੁੰਦਿਆਂ ਤਾਂ ਜਿੱਦਾਂ ਜਿਹੜੀਆਂ ਪਗਾਉਂਦੇ ਆ ਫਿਰ ਉਹ ਵੱਡੇ ਹੋਏ ਵੀ ਫਿਰ ਉਹੀ ਪਗਾਉਂਦੇ ਨਾ। ਉਹੀ ਪਗਾਉਂਦੇ ਹਨਾ। ਹਾਂਜੀ ਤੇ ਉਹ ਕਰਕੇ ਤੇ ਫਿਰ . ਪਿੱਟ ਕੇ ਮੌਕਾ ਗੁੱਸਾ ਆਵੇ। ਮਾਂ ਪਿਓ ਨੂੰ ਵੀ ਆ ਜਾਂਦਾ ਕਿਸੇ ਦਾ ਕੁਛ ਹੋਣ ਡੈ, ਕਈਆਂ ਕੰਮਾਂ ਦੇ, ਕਈਆਂ ਗੱਲਾਂ ਦੇ ਹਨਾ। ਹਾਂਜੀ। ਕਿਸੇ ਵੇਲੇ ਦੂਸਰਿਆਂ ਦਾ ਗੁੱਸਾ ਜਿਹੜਾ ਫਿਰ ਉਹ ਦੂਸਰਿਆਂ ਤੇ ਨਿਕਲ ਜਾਂਦਾ ਨਾ।

ਕਿਸੇ ਵੇਲੇ ਏਦਾਂ ਦਾ ਹਿਸਾਬ ਕਿਤਾਬ ਹੋ ਜਾਂਦਾ ਹੈ।

ਇਸ ਤਰ੍ਹਾਂ ਕਰਕੇ ਤੇ ਫਿਰ ਮੁਸ਼ਕਿਲ ਥੋੜੀ ਹੋ ਜਾਂਦੀ ਐ।